ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ ਤੁਹਾਡੇ ਨਾਲ ਮਨ ਕੀ ਬਾਤ ਇੱਕ ਅਜਿਹੇ ਸਮੇਂ ਕਰ ਰਿਹਾ ਹਾਂ ਜਦੋਂ ਕੋਰੋਨਾ ਸਾਡੇ ਸਾਰਿਆਂ ਦੇ ਧੀਰਜ ਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਸੀਮਾ ਦਾ ਇਮਤਿਹਾਨ ਲੈ ਰਿਹਾ ਹੈ ਬਹੁਤ ਸਾਰੇ ਆਪਣੇ ਸਾਨੂੰ ਬੇਵਕਤ ਛੱਡ ਕੇ ਚਲੇ ਗਏ ਹਨ ਕੋਰੋਨਾ ਦੀ ਪਹਿਲੀ ਵੇਵ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਂਸਲੇ ਨਾਲ ਭਰਿਆ ਹੋਇਆ ਸੀ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਸੀ ਲੇਕਿਨ ਇਸ ਤੂਫਾਨ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ
ਸਾਥੀਓ ਬੀਤੇ ਦਿਨੀਂ ਇਸ ਸੰਕਟ ਨਾਲ ਨਿਬੜਨ ਦੇ ਲਈ ਮੇਰੀ ਵੱਖਵੱਖ ਸੈਕਟਰਜ਼ ਦੇ ਐਕਸਪਰਟ ਦੇ ਨਾਲ ਮਾਹਿਰਾਂ ਦੇ ਨਾਲ ਲੰਬੀ ਚਰਚਾ ਹੋਈ ਹੈ ਸਾਡੀ ਫਾਰਮੇਂਡਸਟਰੀ ਦੇ ਲੋਕ ਹੋਣ ਵੈਕਸੀਨ ਮੈਨੂਫੈਕਚਰਜ਼ ਹੋਣ ਆਕਸੀਜਨ ਦੇ ਪ੍ਰੋਡਕਸ਼ਨ ਨਾਲ ਜੁੜੇ ਲੋਕ ਹੋਣ ਜਾਂ ਫਿਰ ਮੈਡੀਕਲ ਫੀਲਡ ਦੇ ਜਾਣਕਾਰ ਉਨ੍ਹਾਂ ਨੇ ਆਪਣੇ ਮਹੱਤਵਪੂਰਨ ਸੁਝਾਅ ਸਰਕਾਰ ਨੂੰ ਦਿੱਤੇ ਹਨ ਇਸ ਵੇਲੇ ਅਸੀਂ ਆਪਣੀ ਇਸ ਲੜਾਈ ਨੂੰ ਜਿੱਤਣ ਦੇ ਲਈ ਐਕਸਪਰਟਸ ਅਤੇ ਵਿਗਿਆਨਿਕ ਸਲਾਹ ਨੂੰ ਪਹਿਲ ਦੇਣੀ ਹੈ ਰਾਜ ਸਰਕਾਰ ਦੇ ਯਤਨਾਂ ਨੂੰ ਅੱਗੇ ਵਧਾਉਣ ਵਿੱਚ ਭਾਰਤ ਸਰਕਾਰ ਪੂਰੀ ਤਾਕਤ ਨਾਲ ਜੁਟੀ ਹੋਈ ਹੈ ਰਾਜ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ
ਸਾਥੀਓ ਕੋਰੋਨਾ ਦੇ ਖ਼ਿਲਾਫ਼ ਇਸ ਸਮੇਂ ਬਹੁਤ ਵੱਡੀ ਲੜਾਈ ਦੇਸ਼ ਦੇ ਡਾਕਟਰ ਅਤੇ ਹੈਲਥ ਵਰਕਰਜ਼ ਲੜ ਰਹੇ ਹਨ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੂੰ ਇਸ ਬਿਮਾਰੀ ਨੂੰ ਲੈ ਕੇ ਹਰ ਤਰ੍ਹਾਂ ਦੇ ਤਜ਼ਰਬੇ ਵੀ ਹੋਏ ਹਨ ਸਾਡੇ ਨਾਲ ਇਸ ਵੇਲੇ ਮੁੰਬਈ ਤੋਂ ਪ੍ਰਸਿੱਧ ਡਾਕਟਰ ਸ਼ਸ਼ਾਂਕ ਜੋਸ਼ੀ ਵੀ ਜੁੜ ਰਹੇ ਹਨ ਡਾਕਟਰ ਸ਼ਸ਼ਾਂਕ ਜੀ ਨੂੰ ਕੋਰੋਨਾ ਦੇ ਇਲਾਜ ਅਤੇ ਉਸ ਨਾਲ ਜੁੜੀ ਰਿਸਰਚ ਦਾ ਬਹੁਤ ਜ਼ਮੀਨੀ ਅਨੁਭਵ ਹੈ ਜੋ ਇੰਡੀਅਨ ਕਾਲੇਜ ਓਐਫ ਫਿਜ਼ੀਸ਼ੀਅਨਜ਼ ਦੇ ਡੀਨ ਵੀ ਰਹਿ ਚੁੱਕੇ ਹਨ ਆਓ ਗੱਲ ਕਰਦੇ ਹਾਂ ਡਾਕਟਰ ਸ਼ਸ਼ਾਂਕ ਨਾਲ
ਨਮਸਕਾਰ ਡਾ
ਸ਼ਸ਼ਾਂਕ ਜੀ
ਨਮਸਕਾਰ ਸਰ
ਅਜੇ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ ਤੁਹਾਡੇ ਵਿਚਾਰਾਂ ਦੀ ਸਪਸ਼ਟਤਾ ਮੈਨੂੰ ਬਹੁਤ ਚੰਗੀ ਲੱਗੀ ਸੀ ਮੈਨੂੰ ਲੱਗਾ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਤੁਹਾਡੇ ਵਿਚਾਰ ਜਾਨਣੇ ਚਾਹੀਦੇ ਹਨ ਜੋ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ ਮੈਂ ਇੱਕ ਸਵਾਲ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ
ਸ਼ਸ਼ਾਂਕ ਤੁਸੀਂ ਲੋਕ ਇਸ ਸਮੇਂ ਦਿਨਰਾਤ ਜੀਵਨ ਰੱਖਿਆ ਦੇ ਕੰਮ ਵਿੱਚ ਲੱਗੇ ਹੋਏ ਹੋ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ ਸੈਕੰਡ ਵੇਵ ਦੇ ਬਾਰੇ ਲੋਕਾਂ ਨੂੰ ਦੱਸੋ ਮੈਡੀਕਲੀ ਇਹ ਕਿਵੇਂ ਵੱਖ ਹੈ ਅਤੇ ਕੀਕੀ ਸਾਵਧਾਨੀ ਜ਼ਰੂਰੀ ਹੈ

ਸ਼ਸ਼ਾਂਕ ਮੇਰੇ ਲਈ ਵੀ ਤੁਸੀਂ ਜੋ ਐਨਾਲਿਸਿਸ ਦੱਸਿਆ ਬੜਾ ਇੰਟਰੈਸਟਿੰਗ ਹੈ ਮੈਨੂੰ ਕਈ ਚਿੱਠੀਆਂ ਮਿਲੀਆਂ ਹਨ ਜਿਸ ਵਿੱਚ ਟ੍ਰੀਟਮੈਂਟ ਦੇ ਬਾਰੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ੰਕਾਵਾਂ ਹਨ ਕੁਝ ਦਵਾਈਆਂ ਦੀ ਮੰਗ ਬਹੁਤ ਜ਼ਿਆਦਾ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਕੋਵਿਡ ਦੇ ਟ੍ਰੀਟਮੈਂਟ ਦੇ ਬਾਰੇ ਵੀ ਤੁਸੀਂ ਲੋਕਾਂ ਨੂੰ ਜ਼ਰੂਰ ਦੱਸੋ

ਸ਼ਸ਼ਾਂਕ ਤੁਹਾਡਾ ਬਹੁਤਬਹੁਤ ਧੰਨਵਾਦ ਡਾ
ਸ਼ਸ਼ਾਂਕ ਨੇ ਸਾਨੂੰ ਜੋ ਜਾਣਕਾਰੀਆਂ ਦਿੱਤੀਆਂ ਹਨ ਉਹ ਬਹੁਤ ਜ਼ਰੂਰੀ ਹਨ ਅਤੇ ਸਾਡੇ ਸਾਰਿਆਂ ਦੇ ਕੰਮ ਆਉਣਗੀਆਂ ਸਾਥੀਓ ਮੈਂ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਕਰਦਾ ਹਾਂ ਤੁਹਾਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕੋਈ ਹੋਰ ਸ਼ੰਕਾ ਹੋਵੇ ਤਾਂ ਸਹੀ ਸੋਰਸ ਤੋਂ ਹੀ ਜਾਣਕਾਰੀ ਲਓ ਤੁਹਾਡੇ ਜੋ ਫੈਮਿਲੀ ਡਾਕਟਰ ਹੋਣ ਆਲ਼ੇਦੁਆਲ਼ੇ ਦੇ ਜੋ ਡਾਕਟਰਜ਼ ਹੋਣ ਤੁਸੀਂ ਉਨ੍ਹਾਂ ਨਾਲ ਫ਼ੋਨ ਤੇ ਸੰਪਰਕ ਕਰਕੇ ਸਲਾਹ ਲਓ ਮੈਂ ਦੇਖ ਰਿਹਾ ਹਾਂ ਕਿ ਸਾਡੇ ਬਹੁਤ ਸਾਰੇ ਡਾਕਟਰ ਖੁਦ ਵੀ ਇਹ ਜ਼ਿੰਮੇਵਾਰੀ ਉਠਾ ਰਹੇ ਹਨ ਕਈ ਡਾਕਟਰ ਸੋਸ਼ੀਅਲ ਮੀਡੀਆ ਦੇ ਜ਼ਰੀਏ ਵੀ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ ਫ਼ੋਨ ਤੇ ਵ੍ਹਾਟਸਐਪ ਤੇ ਵੀ ਕਾਉਂਸਲਿੰਗ ਕਰ ਰਹੇ ਹਨ ਕਈ ਹਸਪਤਾਲਾਂ ਦੀਆਂ ਵੈੱਬਸਾਈਟਾਂ ਹਨ ਜਿੱਥੇ ਜਾਣਕਾਰੀ ਵੀ ਉਪਲੱਬਧ ਹੈ ਅਤੇ ਉੱਥੇ ਤੁਸੀਂ ਡਾਕਟਰਾਂ ਤੋਂ ਸਲਾਹ ਵੀ ਲੈ ਸਕਦੇ ਹੋ ਇਹ ਬਹੁਤ ਸ਼ਲਾਘਾਯੋਗ ਹੈ
ਮੇਰੇ ਨਾਲ ਸ਼੍ਰੀਨਗਰ ਤੋਂ ਡਾਕਟਰ ਨਾਵੀਦ ਨਜੀਰ ਸ਼ਾਹ ਜੁੜ ਰਹੇ ਹਨ ਡਾ
ਨਾਵੀਦ ਸ਼੍ਰੀਨਗਰ ਦੇ ਇੱਕ ਗਵਰਨਮੈਂਟ ਮੈਡੀਕਲ ਕਾਲੇਜ ਵਿੱਚ ਪ੍ਰੋਫੈਸਰ ਹਨ ਨਾਵੀਦ ਜੀ ਆਪਣੀ ਦੇਖਰੇਖ ਵਿੱਚ ਅਨੇਕਾਂ ਕੋਰੋਨਾ ਪੇਸ਼ੈਂਟਸ ਨੂੰ ਠੀਕ ਕਰ ਚੁੱਕੇ ਹਨ ਅਤੇ ਰਮਜਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਡਾ
ਨਾਵੀਦ ਆਪਣਾ ਕੰਮ ਵੀ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਲਈ ਸਮਾਂ ਵੀ ਕੱਢਿਆ ਹੈ ਆਓ ਉਨ੍ਹਾਂ ਨਾਲ ਗੱਲ ਕਰਦੇ ਹਾਂ
ਨਾਵੀਦ ਜੀ ਨਮਸਕਾਰ
ਨਮਸਕਾਰ ਸਰ
ਨਾਵੀਦ ਮਨ ਕੀ ਬਾਤ ਦੇ ਸਾਡੇ ਸਰੋਤਿਆਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਪੈਨਿਕ ਮੈਨੇਜਮੈਂਟ ਦਾ ਸਵਾਲ ਉਠਾਇਆ ਹੈ ਤੁਸੀਂ ਆਪਣੇ ਤਜ਼ਰਬੇ ਤੋਂ ਉਨ੍ਹਾਂ ਨੂੰ ਕੀ ਜਵਾਬ ਦਿਓਗੇ

ਨਾਵੀਦ ਵੈਕਸੀਨ ਨੂੰ ਲੈ ਕੇ ਵੀ ਲੋਕਾਂ ਦੇ ਕਈ ਸਾਰੇ ਸਵਾਲ ਹਨ ਜਿਵੇਂ ਕਿ ਵੈਕਸੀਨ ਨਾਲ ਕਿੰਨੀ ਸੁਰੱਖਿਆ ਮਿਲੇਗੀ ਵੈਕਸੀਨ ਤੋਂ ਬਾਅਦ ਕਿੰਨਾ ਨਿਸ਼ਚਿੰਤ ਰਹਿ ਸਕਦੇ ਹਾਂ ਤੁਸੀਂ ਇਸ ਬਾਰੇ ਕੁਝ ਦੱਸੋ ਸਰੋਤਿਆਂ ਨੂੰ ਇਸ ਨਾਲ ਬਹੁਤ ਲਾਭ ਹੋਵੇਗਾ

ਨਵੀਦ ਤੁਹਾਡਾ ਬਹੁਤਬਹੁਤ ਧੰਨਵਾਦ ਅਤੇ ਤੁਹਾਨੂੰ ਰਮਜਾਨ ਦੇ ਪਵਿੱਤਰ ਮਹੀਨੇ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ
ਬਹੁਤ ਸ਼ੁਕਰੀਆ
ਸਾਥੀਓ ਕੋਰੋਨਾ ਦੇ ਇਸ ਸੰਕਟਕਾਲ ਵਿੱਚ ਵੈਕਸੀਨ ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲਗ ਰਹੀ ਹੈ ਇਸ ਲਈ ਮੇਰੀ ਤਾਕੀਦ ਹੈ ਕਿ ਵੈਕਸੀਨ ਨੂੰ ਲੈ ਕੇ ਕਿਸੇ ਵੀ ਅਫਵਾਹ ਵਿੱਚ ਨਾ ਆਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਭਾਰਤ ਸਰਕਾਰ ਵੱਲੋਂ ਸਾਰੀਆਂ ਰਾਜ ਸਰਕਾਰਾਂ ਨੂੰ ਫ੍ਰੀ ਵੈਕਸੀਨ ਭੇਜੀ ਗਈ ਹੈ ਜਿਨ੍ਹਾਂ ਦਾ ਲਾਭ 45 ਸਾਲ ਤੋਂ ਜ਼ਿਆਦਾ ਉਮਰ ਦੇ ਉੱਪਰ ਦੇ ਲੋਕ ਲੈ ਸਕਦੇ ਹਨ ਹੁਣ ਤਾਂ 1 ਮਈ ਤੋਂ ਦੇਸ਼ ਵਿੱਚ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਦੇ ਲਈ ਵੈਕਸੀਨ ਉਪਲੱਬਧ ਹੋਣ ਵਾਲੀ ਹੈ ਹੁਣ ਦੇਸ਼ ਦਾ ਕਾਰਪੋਰੇਟ ਸੈਕਟਰ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ ਵੈਕਸੀਨ ਲਗਾਉਣ ਦੀ ਮੁਹਿੰਮ ਵਿੱਚ ਵੀ ਭਾਗੀਦਾਰੀ ਨਿਭਾ ਸਕਣਗੀਆਂ ਮੈਂ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਮੁਫਤ ਵੈਕਸੀਨ ਦਾ ਜੋ ਪ੍ਰੋਗਰਾਮ ਹੁਣ ਚਲ ਰਿਹਾ ਹੈ ਉਹ ਅੱਗੇ ਵੀ ਚਲਦਾ ਰਹੇਗਾ ਮੇਰਾ ਰਾਜਾਂ ਨੂੰ ਵੀ ਅਨੁਰੋਧ ਹੈ ਕਿ ਉਹ ਭਾਰਤ ਸਰਕਾਰ ਦੀ ਇਸ ਮੁਫ਼ਤ ਵੈਕਸੀਨ ਮੁਹਿੰਮ ਦਾ ਲਾਭ ਆਪਣੇ ਰਾਜ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ
ਸਾਥੀਓ ਅਸੀਂ ਸਾਰੇ ਜਾਣਦੇ ਹਾਂ ਕਿ ਬਿਮਾਰੀ ਵਿੱਚ ਸਾਡੇ ਲਈ ਆਪਣੀ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਮਾਨਸਿਕ ਤੌਰ ਤੇ ਕਿੰਨਾ ਮੁਸ਼ਕਿਲ ਹੁੰਦਾ ਹੈ ਪਰ ਸਾਡੇ ਹਸਪਤਾਲਾਂ ਦੇ ਨਰਸਿੰਗ ਸਟਾਫ ਨੂੰ ਤਾਂ ਇਹੀ ਕੰਮ ਲਗਾਤਾਰ ਕਿੰਨੇ ਹੀ ਮਰੀਜ਼ਾਂ ਲਈ ਇਕੱਠੇ ਕਰਨਾ ਪੈਂਦਾ ਹੈ ਇਹ ਸੇਵਾ ਭਾਵ ਸਾਡੇ ਸਮਾਜ ਦੀ ਬਹੁਤ ਵੱਡੀ ਤਾਕਤ ਹੈ ਨਰਸਿੰਗ ਸਟਾਫ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਮਿਹਨਤ ਦੇ ਬਾਰੇ ਸਭ ਤੋਂ ਚੰਗੀ ਤਰ੍ਹਾਂ ਤਾਂ ਕੋਈ ਨਰਸ ਹੀ ਦੱਸ ਸਕਦੀ ਹੈ ਇਸ ਲਈ ਮੈਂ ਰਾਏਪੁਰ ਦੇ ਡਾਕਟਰ ਬੀ
ਅੰਬੇਡਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਸਿਸਟਰ ਭਾਵਨਾ ਧਰੁਵ ਜੀ ਨੂੰ ਮਨ ਕੀ ਬਾਤ ਵਿੱਚ ਸੱਦਾ ਦਿੱਤਾ ਹੈ ਉਹ ਅਨੇਕਾਂ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ ਆਓ ਉਨ੍ਹਾਂ ਨਾਲ ਵੀ ਗੱਲ ਕਰਦੇ ਹਾਂ
ਨਮਸਕਾਰ ਭਾਵਨਾ ਜੀ
ਭਾਵਨਾ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ
ਭਾਵਨਾ ਜੀ
ਭਾਵਨਾ ਯੇਸ ਸਿਰ
ਮਨ ਕੀ ਬਾਤ ਸੁਣਨ ਵਾਲਿਆਂ ਨੂੰ ਤੁਸੀਂ ਜ਼ਰੂਰ ਇਹ ਦੱਸੋ ਕਿ ਤੁਹਾਡੇ ਪਰਿਵਾਰ ਵਿੱਚ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਇੰਨੇ ਸਾਰੇ ਮਲਟੀਟਾਸਕ ਅਤੇ ਉਸ ਤੋਂ ਬਾਅਦ ਵੀ ਤੁਸੀਂ ਕੋਰੋਨਾ ਦੇ ਮਰੀਜ਼ਾਂ ਨਾਲ ਕੰਮ ਕਰ ਰਹੇ ਹੋ ਕੋਰੋਨਾ ਦੇ ਮਰੀਜ਼ਾਂ ਨਾਲ ਤੁਹਾਡਾ ਜੋ ਅਨੁਭਵ ਰਿਹਾ ਹੈ ਉਹ ਜ਼ਰੂਰ ਦੇਸ਼ਵਾਸੀ ਸੁਣਨਾ ਚਾਹੁਣਗੇ ਕਿਉਂਕਿ ਸਿਸਟਰ ਜੋ ਹੁੰਦੀ ਹੈ ਨਰਸ ਜੋ ਹੁੰਦੀਆਂ ਹਨ ਪੇਸ਼ੈਂਟ ਦੇ ਸਭ ਤੋਂ ਨੇੜੇ ਹੁੰਦੀਆਂ ਹਨ ਅਤੇ ਸਭ ਤੋਂ ਲੰਮੇ ਸਮੇਂ ਤੱਕ ਹੁੰਦੀਆਂ ਹਨ ਤਾਂ ਉਹ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਸਮਝ ਸਕਦੀਆਂ ਹਨ ਜੀ ਦੱਸੋ

ਯਾਨੀ ਕੁਲ ਮਿਲਾ ਕੇ ਤਾਂ ਤੁਸੀਂ ਇੱਕ ਸਾਲ ਤੋਂ ਇਹੀ ਕੰਮ ਕਰ ਰਹੇ ਹੋ

ਭਾਵਨਾ ਜੀ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਕਾਫੀ ਚੰਗੀਆਂ ਜਾਣਕਾਰੀਆਂ ਦਿੱਤੀਆਂ ਹਨ ਆਪਣੇ ਖੁਦ ਦੇ ਤਜ਼ਰਬੇ ਨਾਲ ਦਿੱਤੀਆਂ ਹਨ ਤਾਂ ਜ਼ਰੂਰ ਦੇਸ਼ਵਾਸੀਆਂ ਨੂੰ ਇਸ ਨਾਲ ਇੱਕ ਪਾਜ਼ਿਟਿਵਿਟੀ ਦਾ ਮੈਸੇਜ ਜਾਵੇਗਾ ਤੁਹਾਡਾ ਬਹੁਤਬਹੁਤ ਧੰਨਵਾਦ ਭਾਵਨਾ ਜੀ
ਭਾਵਨਾ ਥੈਂਕ ਯੂ ਸੋ ਮੁੱਚ ਸਿਰ ਥੈਂਕ ਯੂ ਸੋ ਮੁੱਚ ਜੈ ਹਿੰਦ ਸਰ
ਜੈ ਹਿੰਦ
ਭਾਵਨਾ ਜੀ ਅਤੇ ਨਰਸਿੰਗ ਸਟਾਫ ਦੇ ਤੁਹਾਡੇ ਵਰਗੇ ਹਜ਼ਾਰਾਂਲੱਖਾਂ ਭਾਈਭੈਣ ਬਾਖੂਬੀ ਆਪਣਾ ਫ਼ਰਜ਼ ਨਿਭਾ ਰਹੇ ਹਨ ਇਹ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ ਤੁਸੀਂ ਆਪਣੀ ਸਿਹਤ ਤੇ ਵੀ ਖੂਬ ਧਿਆਨ ਦਿਓ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ
ਸਾਥੀਓ ਸਾਡੇ ਨਾਲ ਇਸ ਵੇਲੇ ਬੈਂਗਲੁਰੂ ਤੋਂ ਸਿਸਟਰ ਸੁਰੇਖਾ ਜੀ ਜੁੜੇ ਹੋਏ ਹਨ ਸੁਰੇਖਾ ਜੀ k
ਸੀ ਜਨਰਲ ਹਾਸਪਿਟਲ ਵਿੱਚ ਸੀਨੀਅਰ ਨਰਸਿੰਗ ਆਫਿਸਰ ਹਨ ਆਓ ਉਨ੍ਹਾਂ ਦੇ ਅਨੁਭਵ ਵੀ ਜਾਣਦੇ ਹਾਂ
ਨਮਸਤੇ ਸੁਰੇਖਾ ਜੀ
ਆਈ ਏਐਮ ਰੀਅਲੀ ਪ੍ਰਾਉਡ ਐਂਡ ਹੋਨਰਡ ਸਿਰ ਟੋ ਸਪੀਕ ਟੋ ਪ੍ਰਾਈਮ ਮਿਨਿਸਟਰ ਓਐਫ ਓਰ ਕੰਟਰੀ
ਸੁਰੇਖਾ ਜੀ ਯੂ ਅਲੌਂਗ ਵਿਥ ਅੱਲ ਫੈਲੋ ਨਰਸ ਐਂਡ ਹਾਸਪਿਟਲ ਸਟਾਫ ਏਆਰਈ ਡੋਇੰਗ ਐਕਸਲੈਂਟ ਵਰਕ ਇੰਡੀਆ ਆਈਐਸ ਥੈਂਕਫੁੱਲ ਟੋ ਯੂ ਅੱਲ
ਵਾਟ ਆਈਐਸ ਯੂਰ ਮੈਸੇਜ ਫੋਰ ਥੇ ਸਿਟੀਜ਼ਨਜ਼ ਆਈਐਨ ਥਿਸ ਫਾਈਟ ਅਗੇਨਸਟ COVID19
ਯੇਸ ਸਿਰ ਬੇਇੰਗ ਏ ਰਿਸਪਾਂਸਿਬਲ ਸਿਟੀਜ਼ਨ ਆਈ ਵੋਲਡ ਰੀਅਲੀ ਲਾਈਕ ਟੋ ਟੇਲ ਸਮੈਥਿੰਗ ਲਾਈਕ ਪਲੀਜ਼ ਬੇ ਹੰਬਲ ਟੋ ਯੂਰ ਨੀਗਬੋਰਸ ਐਂਡ ਅਰਲੀ ਟੈਸਟਿੰਗ ਐਂਡ ਪ੍ਰੋਪਰ ਟ੍ਰੈਕਿੰਗ ਹੈਲਪ ਯੂਐਸ ਟੋ ਰਿਡਿਊਸ ਥੇ ਮੋਰਟੈਲਿਟੀ ਰਤੇ ਐਂਡ ਮੋਰੀਓਵਰ ਪਲੀਜ਼ ਆਈਐਫ ਯੂ ਫਾਈਂਡ ਐਨੀ ਸਿੰਪਟਮਜ਼ ਆਈਸੋਲੇਟ ਯੂਰਸੈਲਫ ਐਂਡ ਕੰਸਲਟ ਨੀਅਰਬਾਈ ਡਾਕਟਰਜ਼ ਐਂਡ ਗੇਟ ਟ੍ਰੀਟਿਡ ਏਐੱਸ ਅਰਲੀ ਏਐੱਸ ਪੌਸੀਬਲ ਸੋ ਕਮਿਊਨਿਟੀ ਨੀੜ ਟੋ ਨੋਵ ਅਵੇਅਰਨੈੱਸ ਅਬਾਉਟ ਥਿਸ ਡਿਸੀਜ਼ ਐਂਡ ਬੇ ਪੋਜ਼ੀਟਿਵ donਟ ਬੇ ਪੈਨਿਕ ਐਂਡ donਟ ਬੇ ਸਟ੍ਰੈਸਡ ਆਉਟ ਇਤ ਵਰਸਨਜ਼ ਥੇ ਕੰਡੀਸ਼ਨ ਓਐਫ ਥੇ ਪੇਸ਼ੈਂਟ
ਵੇ ਏਆਰਈ ਥੈਂਕਫੁੱਲ ਟੋ ਓਰ ਗਵਰਨਮੈਂਟ ਪ੍ਰਾਉਡ ਟੋ ਹੇਵ ਏ ਵੈਕਸੀਨ ਅਲਸੋ ਐਂਡ ਆਈ ਏਐਮ ਅਲਰੈਡੀ ਵੈਕਸੀਨੇਟਿਡ ਵਿਥ ਮਾਈ ਆਉਨ ਐਕਸਪੀਰੀਐਂਸ ਆਈ ਵਾਂਟਡ ਟੋ ਟੇਲ ਥੇ ਸਿਟੀਜ਼ਨਜ਼ ਓਐਫ ਇੰਡੀਆ ਨੋ ਵੈਕਸੀਨ ਪ੍ਰੋਵਾਈਡਜ਼ 100 ਪ੍ਰੋਟੈਕਸ਼ਨ ਇਮੀਡੀਏਟਲੀ ਇਤ ਟੇਕਸ ਟਾਈਮ ਟੋ ਬਿਲਡ ਇਮਿਊਨਿਟੀ ਪਲੀਜ਼ donਟ ਬੇ ਸਕੇਅਰਡ ਟੋ ਗੇਟ ਵੈਕਸੀਨੇਟਿਡ
ਪਲੀਜ਼ ਵੈਕਸੀਨੇਟ ਯੂਰਸੈਲਫ ਥੇਰੇ ਆਈਐਸ ਏ ਮਿਨੀਮਲ ਸਾਈਡ ਇਫੈਕਟਸ ਐਂਡ ਆਈ ਵਾਂਟ ਟੋ ਡਿਲਾਈਵਰ ਥੇ ਮੈਸੇਜ ਲਾਈਕ ਸਟੇਅ ਏਟੀ ਹੋਮ ਸਟੇਅ ਹੈਲਥੀ ਅਵਾਇਡ ਕੰਟੈਕਟ ਵਿਥ ਥੇ ਪੀਓਪਲ ਵ੍ਹੋ ਏਆਰਈ ਸਿਕ ਐਂਡ ਅਵਾਇਡ ਟਚਿੰਗ ਥੇ ਨੋਜ਼ ਆਈਜ਼ ਐਂਡ ਮਾਉਥ ਅਨਸੈਸਰੀਲੀ ਪਲੀਜ਼ ਪ੍ਰੈਕਟਿਸ ਫਿਜ਼ੀਕਲੀ ਡਿਸਟੈਂਸਿੰਗ ਵੀਅਰ ਮਾਸਕ ਪ੍ਰੋਪਰਲੀ ਵਾਸ਼ ਯੂਰ ਹੈਂਡਜ਼ ਰੈਗੂਲਰਲੀ ਐਂਡ ਹੋਮ ਰੈਮੇਡੀਜ਼ ਯੂ ਕੈਨ ਪ੍ਰੈਕਟਿਸ ਆਈਐਨ ਥੇ ਹਾਉਸ ਪਲੀਜ਼ ਡ੍ਰਿੰਕ ਆਯੁਰਵੇਦਿਕ ਕਾਢਾ ਆਯੁਰਵੇਦਿਕ ਕਾੜ੍ਹਾ ਟੇਕ ਸਟੀਮ ਇਨਹੈਲੇਸ਼ਨ ਐਂਡ ਮਾਉਥ ਗਾਰਗਲਿੰਗ ਐਵਰੀਡੇ ਐਂਡ ਬ੍ਰੀਥਿੰਗ ਐਕਸਰਸਾਈਜ਼ ਅਲਸੋ ਯੂ ਕੈਨ ਡੋ ਇਤ
ਐਂਡ ਓਨੇ ਮੋਰੇ ਥਿੰਗ ਲਾਸਟ ਐਂਡ ਨੋਟ ਥੇ ਲੀਸਟ ਪਲੀਜ਼ ਹੇਵ ਏ ਸਿੰਪੈਥੀ ਟਾਵਰਡਜ਼ ਫਰੰਟਲਾਈਨ ਵਰਕਰਜ਼ ਐਂਡ ਪ੍ਰੋਫੈਸ਼ਨਲਜ਼ ਵੇ ਨੀੜ ਯੂਰ ਸਪੋਰਟ ਐਂਡ ਕੋਆਪਰੇਸ਼ਨ ਵੇ ਵਿਲ ਫਾਈਟ ਟੋਗੇਥਰ ਵੇ ਵਿਲ ਗੇਟ ਥਰੌਗ ਵਿਥ ਥੇ ਪੈਂਡੇਮਿਕ ਥਿਸ ਆਈਐਸ ਵਾਟ ਮਾਈ ਮੈਸੇਜ ਟੋ ਥੇ ਪੀਓਪਲ ਸਿਰ
ਥੈਂਕ ਯੂ ਸੁਰੇਖਾ ਜੀ
ਥੈਂਕ ਯੂ ਸਿਰ
ਸੁਰੇਖਾ ਜੀ ਵਾਕਿਆ ਹੀ ਤੁਸੀਂ ਬਹੁਤ ਮੁਸ਼ਕਿਲ ਸਮੇਂ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ ਤੁਸੀਂ ਆਪਣਾ ਧਿਆਨ ਰੱਖੋ ਤੁਹਾਡੇ ਪਰਿਵਾਰ ਨੂੰ ਵੀ ਮੇਰੇ ਵੱਲੋਂ ਸ਼ੁਭਕਾਮਨਾਵਾਂ ਮੈਂ ਦੇਸ਼ ਦੇ ਲੋਕਾਂ ਨੂੰ ਵੀ ਅਨੁਰੋਧ ਕਰਾਂਗਾ ਕਿ ਜਿਵੇਂ ਭਾਵਨਾ ਜੀ ਸੁਰੇਖਾ ਜੀ ਨੇ ਆਪਣੇ ਤਜ਼ਰਬੇ ਨਾਲ ਦੱਸਿਆ ਹੈ ਕੋਰੋਨਾ ਨਾਲ ਲੜਨ ਦੇ ਲਈ ਪੋਜ਼ੀਟਿਵ ਸਪਿਰਿਟ ਬਹੁਤ ਜ਼ਰੂਰੀ ਹੈ ਅਤੇ ਦੇਸ਼ਵਾਸੀਆਂ ਨੂੰ ਇਸ ਨੂੰ ਬਣਾਈ ਰੱਖਣਾ ਹੈ
ਸਾਥੀਓ ਡਾਕਟਰਜ਼ ਅਤੇ ਨਰਸਿੰਗ ਸਟਾਫ ਦੇ ਨਾਲਨਾਲ ਇਸ ਸਮੇਂ ਲੈਬਟੈਕਨੀਸ਼ੀਅਨਜ਼ ਅਤੇ ਐਂਬੂਲੈਂਸ ਡ੍ਰਾਈਵਰਜ਼ ਵਰਗੇ ਫਰੰਟਲਾਈਨ ਵਰਕਰਜ਼ ਵੀ ਭਗਵਾਨ ਦੀ ਤਰ੍ਹਾਂ ਕੰਮ ਕਰ ਰਹੇ ਹਨ ਜਦੋਂ ਕੋਈ ਐਂਬੂਲੈਂਸ ਕਿਸੇ ਮਰੀਜ਼ ਤੱਕ ਪਹੁੰਚਦੀ ਹੈ ਤਾਂ ਉਨ੍ਹਾਂ ਨੂੰ ਐਂਬੂਲੈਂਸ ਡ੍ਰਾਈਵਰ ਦੇਵਦੂਤ ਵਰਗਾ ਹੀ ਲਗਦਾ ਹੈ ਇਨ੍ਹਾਂ ਸਾਰੀਆਂ ਸੇਵਾਵਾਂ ਦੇ ਬਾਰੇ ਇਨ੍ਹਾਂ ਦੇ ਅਨੁਭਵ ਦੇ ਬਾਰੇ ਦੇਸ਼ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ ਮੇਰੇ ਨਾਲ ਇਸ ਵੇਲੇ ਅਜਿਹੇ ਹੀ ਇੱਕ ਸੱਜਣ ਹਨ ਸ਼੍ਰੀਮਾਨ ਪ੍ਰੇਮ ਵਰਮਾ ਜੀ ਜੋ ਕਿ ਇੱਕ ਐਂਬੂਲੈਂਸ ਡ੍ਰਾਈਵਰ ਹਨ ਜਿਵੇਂ ਕਿ ਇਨ੍ਹਾਂ ਦੇ ਨਾਂ ਤੋਂ ਹੀ ਪਤਾ ਲਗਦਾ ਹੈ ਪ੍ਰੇਮ ਵਰਮਾ ਜੀ ਆਪਣੇ ਕੰਮ ਨੂੰ ਆਪਣੇ ਫ਼ਰਜ਼ ਨੂੰ ਪੂਰੇ ਤਿਆਗ ਅਤੇ ਲਗਨ ਨਾਲ ਕਰਦੇ ਹਨ ਆਓ ਉਨ੍ਹਾਂ ਨਾਲ ਗੱਲ ਕਰਦੇ ਹਾਂ
ਨਮਸਤੇ ਪ੍ਰੇਮ ਜੀ
ਨਮਸਤੇ ਸਰ ਜੀ
ਭਰਾ ਪ੍ਰੇਮ
ਹਾਂ ਜੀ ਸਰ
ਤੁਸੀਂ ਆਪਣੇ ਕੰਮ ਸਬੰਧੀ
ਜ਼ਰਾ ਵਿਸਤਾਰ ਨਾਲ ਦੱਸੋ ਤੁਹਾਡਾ ਜੋ ਅਨੁਭਵ ਹੈ ਉਹ ਵੀ ਦੱਸੋ
ਮੈਂ ਕੈਟਸ ਐਂਬੂਲੈਂਸ ਵਿੱਚ ਡ੍ਰਾਈਵਰ ਦੀ ਪੋਸਟ ਤੇ ਹਾਂ ਅਤੇ ਜਿਉਂ ਹੀ ਕੰਟਰੋਲ ਸਾਨੂੰ ਇੱਕ ਤਬ ਤੇ ਕਾਲ ਦਿੰਦਾ ਹੈ 102 ਤੋਂ ਜੋ ਕਾਲ ਆਉਂਦੀ ਹੈ ਅਸੀਂ ਮੂਵ ਕਰਦੇ ਹਾਂ ਪੇਸ਼ੈਂਟ ਦੇ ਕੋਲ ਅਸੀਂ ਪੇਸ਼ੈਂਟ ਕੋਲ ਜਾਂਦੇ ਹਾਂ ਅਤੇ ਦੋ ਸਾਲਾਂ ਤੋਂ ਅਸੀਂ ਕੰਟੀਨਿਊ ਕਰ ਰਹੇ ਹਾਂ ਇਹ ਕੰਮ ਆਪਣੀ ਕਿਟ ਪਹਿਨ ਕੇ ਆਪਣੇ ਗਲੋਵਜ਼ ਮਾਸਕ ਪਹਿਨ ਕੇ ਪੇਸ਼ੈਂਟ ਨੂੰ ਜਿੱਥੇ ਉਹ ਡਰੌਪ ਕਰਨ ਲਈ ਕਹਿੰਦੇ ਹਨ ਜਿਸ ਵੀ ਹਾਸਪਿਟਲ ਵਿੱਚ ਅਸੀਂ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਡਰੌਪ ਕਰਦੇ ਹਾਂ
ਤੁਹਾਨੂੰ ਤਾਂ ਵੈਕਸੀਨ ਦੀਆਂ ਦੋਵੇਂ ਦੋਸੇ ਲਗ ਗਈਆਂ ਹੋਣਗੀਆਂ
ਬਿਲਕੁਲ ਸਰ
ਤਾਂ ਦੂਸਰੇ ਲੋਕਾਂ ਨੂੰ ਵੈਕਸੀਨ ਲਗਵਾਓ ਇਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ
ਸਰ ਬਿਲਕੁਲ ਸਾਰਿਆਂ ਨੂੰ ਇਹ ਦੋਸੇ ਲਗਵਾਉਣੀ ਚਾਹੀਦੀ ਹੈ ਅਤੇ ਚੰਗੀ ਹੈ ਫੈਮਿਲੀ ਦੇ ਲਈ ਵੀ ਹੁਣ ਮੈਨੂੰ ਮੇਰੀ ਮਮੀ ਕਹਿੰਦੀ ਹੈ ਕਿ ਇਹ ਨੌਕਰੀ ਛੱਡ ਦਿਓ ਮੈਂ ਬੋਲਿਆ ਮੰਮੀ ਜੇਕਰ ਮੈਂ ਵੀ ਨੌਕਰੀ ਛੱਡ ਕੇ ਬੈਠ ਜਾਵਾਂਗਾ ਤਾਂ ਹੋਰ ਪੇਸ਼ੈਂਟ ਨੂੰ ਕੌਣ ਛੱਡਣ ਜਾਵੇਗਾ ਕਿਉਂਕਿ ਸਭ ਇਸ ਕੋਰੋਨਾ ਕਾਲ ਤੋਂ ਭੱਜ ਰਹੇ ਹਨ ਸਭ ਨੌਕਰੀ ਛੱਡਛੱਡ ਕੇ ਜਾ ਰਹੇ ਹਨ ਮਮੀ ਵੀ ਮੈਨੂੰ ਕਹਿੰਦੀ ਹੈ ਕਿ ਬੇਟਾ ਉਹ ਨੌਕਰੀ ਛੱਡ ਦੇ ਮੈਂ ਕਿਹਾ ਨਹੀਂ ਮਮੀ ਮੈਂ ਨੌਕਰੀ ਨਹੀਂ ਛੱਡਾਂਗਾ
ਪ੍ਰੇਮ ਜੀ ਮਾਂ ਨੂੰ ਦੁਖੀ ਨਾ ਕਰਨਾ ਮਾਂ ਨੂੰ ਸਮਝਾਉਣਾ
ਲੇਕਿਨ ਤੁਸੀਂ ਇਹ ਜੋ ਮਾਂ ਵਾਲੀ ਗੱਲ ਦੱਸੀ ਨਾ
ਇਹ ਬਹੁਤ ਹੀ ਛੂਹਣ ਵਾਲੀ ਹੈ
ਤੁਹਾਡੀ ਮਾਤਾ ਜੀ ਨੂੰ ਵੀ
ਮੇਰਾ ਪ੍ਰਣਾਮ ਕਹਿਣਾ
ਹੋਰ ਪ੍ਰੇਮ ਜੀ ਮੈਂ ਤੁਹਾਡੇ ਮਾਧਿਅਮ ਨਾਲ
ਇਹ ਐਂਬੂਲੈਂਸ ਚਲਾਉਣ ਵਾਲੇ ਸਾਡੇ ਡ੍ਰਾਈਵਰ ਵੀ
ਕਿੰਨਾ ਵੱਡਾ ਰਿਸਕ ਲੈ ਕੇ ਕੰਮ ਕਰ ਰਹੇ ਹਨ
ਅਤੇ ਹਰ ਇੱਕ ਦੀ ਮਾਂ ਕੀ ਸੋਚਦੀ ਹੈ
ਬਿਲਕੁਲ ਸਰ
ਇਹ ਗੱਲ ਜਦੋਂ ਸਰੋਤਿਆਂ ਤੱਕ ਪਹੁੰਚੇਗੀ
ਮੈਂ ਜ਼ਰੂਰ ਮੰਨਦਾ ਹਾਂ ਕਿ ਉਨ੍ਹਾਂ ਦੇ ਦਿਲ ਨੂੰ ਵੀ ਛੂਹ ਜਾਏਗੀ
ਪ੍ਰੇਮ ਜੀ ਬਹੁਤਬਹੁਤ ਧੰਨਵਾਦ ਤੁਸੀਂ ਇੱਕ ਤਰ੍ਹਾਂ ਨਾਲ ਪ੍ਰੇਮ ਦੀ ਗੰਗਾ ਵਹਾਅ ਰਹੇ ਹੋ
ਧੰਨਵਾਦ ਸਰ ਜੀ
ਧੰਨਵਾਦ ਭਾਈ
ਧੰਨਵਾਦ
ਸਾਥੀਓ ਪ੍ਰੇਮ ਵਰਮਾ ਜੀ ਅਤੇ ਇਨ੍ਹਾਂ ਵਰਗੇ ਹਜ਼ਾਰਾਂ ਲੋਕ ਅੱਜ ਆਪਣਾ ਜੀਵਨ ਦਾਅ ਤੇ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਵਿੱਚ ਜਿੰਨੇ ਵੀ ਲੋਕ ਸੁਰੱਖਿਅਤ ਹਨ ਉਸ ਵਿੱਚ ਐਂਬੂਲੈਂਸ ਡ੍ਰਾਈਵਰਜ਼ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਪ੍ਰੇਮ ਜੀ ਤੁਹਾਨੂੰ ਅਤੇ ਦੇਸ਼ ਭਰ ਵਿੱਚ ਤੁਹਾਡੇ ਸਾਰੇ ਸਾਥੀਆਂ ਦੀ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਤੁਸੀਂ ਸਮੇਂ ਤੇ ਪਹੁੰਚਦੇ ਰਹੋ ਜੀਵਨ ਬਚਾਉਂਦੇ ਰਹੋ
ਮੇਰੇ ਪਿਆਰੇ ਦੇਸ਼ਵਾਸੀਓ ਇਹ ਸਹੀ ਹੈ ਕਿ ਕੋਰੋਨਾ ਨਾਲ ਬਹੁਤ ਸਾਰੇ ਲੋਕ ਸੰਕ੍ਰਮਿਤ ਹੋ ਰਹੇ ਹਨ ਲੇਕਿਨ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਓਨਾ ਹੀ ਜ਼ਿਆਦਾ ਹੈ ਗੁਰੂਗ੍ਰਾਮ ਦੀ ਪ੍ਰੀਤੀ ਚਤੁਰਵੇਦੀ ਜੀ ਨੇ ਹੁਣੇ ਜਿਹੇ ਹੀ ਕੋਰੋਨਾ ਨੂੰ ਮਾਤ ਦਿੱਤੀ ਹੈ ਪ੍ਰੀਤੀ ਜੀ ਮਨ ਕੀ ਬਾਤ ਵਿੱਚ ਸਾਡੇ ਨਾਲ ਜੁੜ ਰਹੇ ਹਨ ਉਨ੍ਹਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਕਾਫੀ ਕੰਮ ਆਉਣਗੇ
ਪ੍ਰੀਤੀ ਜੀ ਨਮਸਤੇ
ਨਮਸਤੇ ਸਰ ਕੀ ਹਾਲ ਹੈ ਤੁਹਾਡਾ
ਮੈਂ ਠੀਕ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ Covid19 ਨਾਲ
ਸਫਲਤਾਪੂਰਵਕ ਲੜਨ ਦੇ ਲਈ
ਸਰਾਹਨਾ ਕਰਾਂਗਾ
ਥੈਂਕ ਯੂ ਸੋ ਮੁੱਚ ਸਿਰ
ਮੇਰੀ ਕਾਮਨਾ ਹੈ ਤੁਹਾਡੀ ਸਿਹਤ ਹੋਰ ਤੇਜ਼ੀ ਨਾਲ ਬਿਹਤਰ ਹੋਵੇ
ਜੀ ਸ਼ੁਕਰੀਆ ਜੀ
ਪ੍ਰੀਤੀ ਜੀ
ਹਾਂ ਜੀ ਸਰ
ਇਹ ਸਿਰਫ ਤੁਹਾਡੇ ਪੂਰੇ ਵੇਵ ਵਿੱਚ ਤੁਹਾਡਾ ਹੀ ਨੰਬਰ ਲੱਗਾ ਹੈ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਵਿੱਚ ਫਸ ਗਏ ਹਨ
ਪ੍ਰੀਤੀ ਨਹੀਂਨਹੀਂ ਸਰ ਮੈਂ ਇਕੱਲੀ ਹੀ ਹੋਈ ਸੀ
ਚਲੋ ਭਗਵਾਨ ਦੀ ਕ੍ਰਿਪਾ ਰਹੀ ਚੰਗਾ ਮੈਂ ਚਾਹਾਂਗਾ
ਹਾਂਜੀ ਸਰ
ਜੇਕਰ ਤੁਸੀਂ ਆਪਣੀ ਇਸ ਦੁੱਖ ਦੀ ਅਵਸਥਾ ਦੇ ਕੁਝ ਅਨੁਭਵ ਸਾਡੇ ਨਾਲ ਸਾਂਝੇ ਕਰੋ ਤਾਂ ਸ਼ਾਇਦ ਜੋ ਸਰੋਤੇ ਹਨ ਉਨ੍ਹਾਂ ਨੂੰ ਵੀ ਅਜਿਹੇ ਸਮੇਂ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈ ਇਸ ਦਾ ਮਾਰਗ ਦਰਸ਼ਨ ਮਿਲੇਗਾ
ਜੀ ਸਰ ਜ਼ਰੂਰ ਸਰ ਇਨੀਸ਼ੀਅਲੀ ਸਟੇਜ ਵਿੱਚ ਮੈਨੂੰ ਬਹੁਤ ਜ਼ਿਆਦਾ ਲੇਥਾਰਜੀ ਮਤਲਬ ਬਹੁਤ ਸੁਸਤੀ ਮਹਿਸੂਸ ਹੋਈ ਅਤੇ ਉਸ ਤੋਂ ਬਾਅਦ ਮੇਰੇ ਗਲੇ ਵਿੱਚ ਥੋੜ੍ਹੀ ਜਿਹੀ ਖਾਰਸ਼ ਹੋਣ ਲੱਗੀ ਤਾਂ ਉਸ ਤੋਂ ਬਾਅਦ ਨਾ ਮੈਨੂੰ ਥੋੜ੍ਹਾ ਜਿਹਾ ਲੱਗਾ ਕਿ ਇਹ ਸਿੰਪਟਮਜ਼ ਹਨ ਤਾਂ ਮੈਂ ਟੈਸਟ ਕਰਵਾਉਣ ਦੇ ਲਈ ਟੈਸਟ ਕਰਵਾਇਆ ਦੂਸਰੇ ਦਿਨ ਰਿਪੋਰਟ ਆਉਂਦਿਆਂ ਹੀ ਜਿਵੇਂ ਹੀ ਮੈਂ ਪੋਜ਼ੀਟਿਵ ਹੋਈ ਮੈਂ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਇੱਕ ਰੂਮ ਵਿੱਚ ਆਈਸੋਲੇਟ ਕਰਕੇ ਡਾਕਟਰਜ਼ ਦੇ ਨਾਲ ਕੰਸਲਟ ਕਰਕੇ ਮੈਂ ਉਨ੍ਹਾਂ ਦੀ ਮੈਡੀਕੇਸ਼ਨ ਸਟਾਰਟ ਕਰ ਦਿੱਤੀ
ਤਾਂ ਤੁਹਾਡਾ ਪਰਿਵਾਰ ਬਚ ਗਿਆ ਤੁਹਾਡੇ ਕੁਇਕ ਐਕਸ਼ਨ ਦੇ ਕਾਰਣ

ਹਾਂ ਅੱਛਾ ਪ੍ਰੀਤੀ ਜੀ ਹੁਣ ਜਦੋਂ ਤੁਹਾਡਾ ਪ੍ਰੋਸੈਸ ਪੂਰਾ ਹੋ ਗਿਆ ਤੁਸੀਂ ਸੰਕਟ ਤੋਂ ਬਾਹਰ ਨਿਕਲ ਆਏ
ਹਾਂ ਜੀ
ਹੁਣ ਤੁਹਾਡਾ ਟੈਸਟ ਵੀ ਨੈਗੇਟਿਵ ਆ ਗਿਆ ਹੈ
ਤਾਂ ਫਿਰ ਤੁਸੀਂ ਆਪਣੀ ਸਿਹਤ ਦੀ ਦੇਖਭਾਲ ਲਈ ਹੁਣ ਕੀ ਕਰ ਰਹੇ ਹੋ
ਸਰ ਮੈਂ ਇੱਕ ਤਾਂ ਯੋਗ ਬੰਦ ਨਹੀਂ ਕੀਤਾ
ਠੀਕ ਹੈ ਮੈਂ ਕਾੜ੍ਹਾ ਅਜੇ ਵੀ ਲੈ ਰਹੀ ਹਾਂ ਅਤੇ ਆਪਣੀ ਇਮਿਊਨਿਟੀ ਬੂਸਟ ਰੱਖਣ ਦੇ ਲਈ ਮੈਂ ਚੰਗਾ ਹੈਲਥੀ ਫੂਡ ਖਾ ਰਹੀ ਹਾਂ
ਜੋ ਕਿ ਮੈਂ ਬਹੁਤ ਆਪਣੇ ਆਪ ਨੂੰ ਨੇਗਲੈਕਟ ਕਰ ਰਹੀ ਸੀ ਉਸ ਤੇ ਬਹੁਤ ਧਿਆਨ ਦੇ ਰਹੀ ਹਾਂ ਮੈਂ
ਧੰਨਵਾਦ ਪ੍ਰੀਤੀ ਜੀ
ਥੈਂਕ ਯੂ ਸੋ ਮੁੱਚ ਸਿਰ
ਤੁਸੀਂ ਜੋ ਜਾਣਕਾਰੀ ਦਿੱਤੀ ਮੈਨੂੰ ਲਗਦਾ ਹੈ ਕਿ ਇਹ ਬਹੁਤ ਸਾਰੇ ਲੋਕਾਂ ਦੇ ਕੰਮ ਆਏਗੀ ਤੁਸੀਂ ਸਿਹਤਮੰਦ ਰਹੋ ਤੁਹਾਡੇ ਪਰਿਵਾਰ ਦੇ ਲੋਕ ਸਿਹਤਮੰਦ ਰਹਿਣ ਮੇਰੀਆਂ ਤੁਹਾਨੂੰ ਬਹੁਤਬਹੁਤ ਸ਼ੁਭਕਾਮਨਾਵਾਂ